ਹਾਂਜੀ ਜਿਵੇਂ ਕਹਿ ਲੈਂਦੇ ਹਾਂ ਵੀ ਜੇ~ ਵੀ ਜਿਹੜੇ ਭਾਈ ਤਾਰੂ ਸਿੰਘ ਜੀ ਨੇ ਇਹਨਾਂ ਦਾ ਜਨਮ ਕਹਿੰਦੇ ਸਤਾਰਾਂ ਸੋ ਵੀਹ ਈਸਵੀ ਵਿੱਚ ਹੋਇਆ ਸੀ, ਪਿੰਡ ਪੁਲ~ ਪੁਹਾਲਾ

ਤੇ ਕਹਿੰਦੇ ਵੀ ਜਿਵੇਂ ਮੌਤ ਦਾ ਕਾਰਨ ਇਹਨਾਂ ਦਾ ਲਗਾ ਲਈਏ ਵੀ ਸ਼ਹੀਦੀ ਪਛਾਣੇ ਕੰਮ ਕੇਸ਼ ਦੀਆਂ ਕਹਿੰਦੇ ਜਿਹੜੇ ਅਹ ਥਾਂ ਖੋਪੜੀ ਦੀ ਸ਼ਹੀਦੀ ਜਾਣਕਾਰੀ ਹੋਣ ਕਰਕੇ ਇਹਨਾਂ ਨੇ ਕਹਿੰਦੇ ਕਰੇ ਸੀ।

ਸਤਾਰਾਂ ਸੌ ਹਾਂਜੀ ਸਤਾਰਾਂ ਸੌ ਵੀਹ ਦਾ ਇਹਨਾਂ ਦਾ ਜਨਮ ਹੋਇਆ ਸੀ। ਤੇ ਫਿਰ ਜਿਹੜੇ ਸਤਾਰਾਂ ਸੌ ਪ~ ਸਤਾਰਾਂ ਸੌ ਪੰਤਾਲੀ ਈਸਵੀ 'ਚ ਕਹਿੰਦੇ ਵੀ ਇਹਨਾਂ ਦੀ death ਹੋਈ ਸੀ, ਤੇ ਵੀ ਜਿਹੜੇ ਅਠਾਰਵੀਂ ਸਦੀ ਦੇ ਆਪਣੇ ਇਤਿਹਾਸ ਨੇ ਇਤਿਹਾਸ ਦੇ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

ਮੁਗਲਾਂ ਮੁਗਲਾਂ ਨੇ ਵੀ ਚਾਰ ਸੌ ਸਾਲ ਰਾਜ ਕੀਤਾ ਆਪਣੇ ਦੇਸ ਤੇ। ਹਾਂਜੀ ਓਦਾਂ ਵੀ ਲਗਾਈਏ ਇਹਨਾਂ ਨੇ ਕਾਫ਼ੀ ਆਪਣੇ ਰਾਜ ਕੀਤਾ, ਓਦਾਂ ਹੀ ਫਿਰ ਜਿਵੇਂ ਸਤਾਰਾਂ ਸੌ ਮਤਲਬ ਵੀ ਜਿਹੜੇ ਮੁਗਲਾਂ ਦਾ ਜ਼ੁਲਮ ਸੀ

ਸਤਾਰਾਂ ਸੌ ਅਹ ਛੋਲਾਂ ਈਸਵੀ ਦੇ ਵਿੱਚ ਕਹਿੰਦੇ ਵੀ ਜਿਹੜੇ ਅਹ ਬਾਬਾ ਬੰਦਾ ਸਿੰਘ ਬਹਾਦਰ ਜੀ ਸੀ, ਤੇ ਉਹਨਾਂ ਦੇ ਜਿਹੜੇ ਸਾਥੀ ਸੀ ਸਿੰਘ ਅਹ ਸਿੰਘ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 ਉਹਨਾਂ ਦੇ ਕਹਿ ਲਈਏ ਵੀ ਪੈਰਾਂ ਦੇ ਜਿਹੜੇ ਮੁੱਲ ਪੈਣੇ ਪੈਣੇ ਹੁੰਦੇ ਨੇ ਨਾ, ਉਹ ਵੀ ਆਰੰਭ ਹੋ ਗਏ ਸੀ, ਉਸ ਸਮੇਂ ਲਾਹੌਰ ਦੇ ਜਿਹੜੇ ਗਵਰਨਰ ਸੀ ਅਹ ਜਕ~ ਜ਼ਕਰੀਆ ਖ਼ਾਨ

ਉਹਨਾਂ ਨੇ ਕਹਿੰਦੇ ਆਪਣੇ ਜ਼ੁਲਮ ਦੀ ਹੱਦ ਹੀ ਟੱਪ ਦਿੱਤੀ ਸੀ ਮਤਲਬ ਉਹਨਾਂ ਨੇ ਵੀ ਜਿਵੇਂ ਆਪਾਂ ਕਹਿ ਲਈਏ ਕਿ ਉਹਨਾਂ ਨੇ ਇੰਨੇ ਕੁ ਜ਼ਿਆਦਾ ਜ਼ੁਲਮ ਕਰੇ ਸੀ ਸਿੱਖਾਂ ਤੇ ਉਹਨਾਂ ਦੀਆਂ ਖੋਪੜੀਆਂ ਵਗ਼ੈਰਾ ਉਹ ਵੀ ਲਾਹੀਆਂ ਸੀ, ਤੇ ਓਦਾਂ ਉਹਨਾਂ ਨੂੰ ਮਤਲਬ ਕਾਫ਼ੀ ਉਹਨਾਂ ਤੇ ਕਹਿ ਲਈਏ ਵੀ ਜ਼ੁਲਮ ਕਰੇ ਸੀ ਫਿਰ ਅਜਿਹੇ ਸਮੇਂ ਵਿੱਚ ਕਹਿੰਦੇ ਸਿੰਘਾਂ ਨੇ ਜੰਗਲਾਂ ਵਿੱਚ ਨਿਵਾਸ ਕਰਨਾ ਠੀਕ ਸਮਝਿਆ ਸੀ, ਉਹਨਾਂ ਨੂੰ ਏਦਾਂ ਸੀ ਵੀ ਜੇ ਆਪਾਂ ਕੋਈ ਸ਼ਹਿਰ ਵਸਾਵਾਂਗੇ ਤਾਂ ਜਿਹੜਾ ਖ਼ਾਨ ਜ਼ਕਰੀਆ ਖ਼ਾਨ ਹੈ, ਉਹਨੇ ਸਾਡਾ ਸ਼ਹਿਰ ਉਜਾੜ ਦੇਣਾ ਹੈ, ਉਹਨੇ ਸਾਡੇ ਤੇ ਸਹੀ ਹੈ ਬਹੁਤ ਮਤਲਬ ਬਹੁਤ ਦੁਸ਼ਟ ਸੀਗੇ ਪਹਿਲਾਂ ਜਿਹੜੇ ਹੁੰਦੇ ਸੀ ਨਾ ਬਹੁਤ ਦੁਸ਼ਟ ਹੁੰਦੇ ਸੀਗੇ।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 ਹਾਂਜੀ ਜਿਵੇਂ ਗ੍ਰਿਫ਼ਤਾਰੀ ਹੁਣ ਕਹਿ ਲਈਏ ਕਿ ਜਿਹੜੇ ਭਾਈ ਤਾਰੂ ਸਿੰਘ ਜੀ ਸੀ ਜਿਹੜੇ ਉਹਨਾਂ ਦੇ ਮੁਖ਼ਬਰੀ ਸੀ ਨਿਰੰਜਰੀਆ ਰਧਾਵੇ ਰਧਾਵਾਨੇ,

ਤਾਂ ਉਹਨਾਂ ਨੇ ਜ਼ਰਾ ਵੀ ਦੇਰ ਨੀ ਕੀਤੀ ਸੀ ਉਹਨਾਂ ਨੇ ਗਵਰਨਰ ਜਿਹੜਾ ਜ਼ਕਰੀਆਂ ਖ਼ਾਨ ਸੀ ਉਹਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਸੀ ਜਿਹੜੇ ਭਾਈ ਤਾ~ ਤਾਰੂ ਸਿੰਘ ਸੀ ਨਾ ਉਹਨਾਂ ਬਾਰੇ ਉਹਨੇ ਗਵਰਨਰ ਨੇ,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

ਫਿਰ ਜਦੋਂ ਅਹ ਕਹਿੰਦੇ ਭਾਈ ਤਾਰੂ ਸਿੰਘ ਨੂੰ ਬੰਦੀ ਬਣਾ ਕੇ ਉਹਨਾਂ ਸਾਹਮਣੇ ਪੇਸ਼ ਕੀਤਾ ਗਿਆ ਸੀ, ਤਾਂ ਉਹਨਾਂ ਦੇ ਜਿਹੜੇ ਤਾਰੂ ਸਿੰਘ ਸੀ ਉਹਨਾਂ ਨੇ ਕਹਿੰਦੇ ਵੀ ਬੜੇ ਬਹੁਤ ਤਰੀਕੇ ਕੀਤੇ ਮਤਲਬ ਤਸੀਹੇ ਕੀਤੇ ਉਹਨਾਂ ਨੇ, ਜਿਹੜੇ ਭਾਈ ਤਾਰੂ ਸਿੰਘ ਜੀ ਸੀ, ਉਹਨਾਂ ਨੇ ਸਿੱਖਾਂ ਦੀ ਸਹਾਇਤਾ, ਹੁਕਮ ਦਿੱਤੇ ਹਾਂਜੀ, ਸਿੱਖਾਂ ਦੀ ਸਹਾਇਤਾ ਨਾਲ ਕਹਿੰਦੇ ਵਿੱਚ ਬਹੁਤ ਸਾਰੇ ਅਤਿਆਚਾਰ ਸਹਿਣ ਕਰਨੇ ਪਏ ਉਹਨਾਂ ਨੂੰ ਪਰ ਉਹਨਾਂ ਨੇ ਜ਼ਰਾ ਵੀ ਸਿੱਖੀ ਤੋਂ ਸਿਦਕ ਨੀ ਡੋਲੇ ਸੀ, ਕਿਉਂਕਿ ਉਹਨਾਂ ਨੂੰ ਏਦਾਂ ਸੀ ਉਹ ਕਹਿੰਦੇ ਪਏ ਸੀ ਵੀ ਵੀ ਆ~ ਜਿਹੜਾ ਜ਼ਕਰੀਆ ਖ਼ਾਨ ਸੀ ਉਹ ਉਹਨੂੰ ਆਪਣਾ ਧਰਮ ਕਬੂਲਣ ਨੂੰ ਕਹਿ ਰਿਹਾ ਸੀ but ਉਹਨੇ ਏਦਾਂ ਨਹੀਂ ਕੀਤਾ ਸੀ ਉਹਨੇ ਏਦਾਂ ਕਿਹਾ ਸੀ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ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 ਕਹਿੰਦੇ ਹਾਂਜੀ ਸਹੀ ਗੱਲ, ਤੇ ਕਹਿੰਦੇ ਇਹਨਾਂ ਲਈ ਅਸੀਂ ਇੰਨਾ ਵੀ ਕਰ ਸਕਦੇ।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

ਜਾਂ ਆਪਾਂ ਕੋਈ movies ਲਗਾ ਲਓ books ਦੇ ਵਿੱਚ ਲਗਾ ਲਓ social media ਤੇ ਲਗਾ ਲਓ ਇੰਸਟਾਗ੍ਰਾਮ, ਵਾਟਸੈਪ, ਫੇਸਬੁੱਕ, ਟਵਿਟਰ ਵਗ਼ੈਰਾ ਹੋ ਗਏ ਇਹਨਾਂ ਤੇ ਓਦਾਂ ਵੀ ਛੋਟੀਆਂ ਆਪਣੇ ਜਿਹੜੇ ਗੁਰੂ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 ਉਹਨਾਂ ਨੂੰ ਕਿਹਾ ਸੀ ਵੀ ਆਪਣਾ ਧਰਮ ਛੱਡ ਕੇ ਸਾਡਾ ਜਿਹੜਾ ਮੁਸਲਮਾਨ ਧਰਮ ਹੈ ਉਹ ਅਪਣਾ but ਉਹਨੇ ਮਨਾ ਕਰ ਦਿੱਤਾ ਸੀ ਉਹ ਕਹਿੰਦੇ ਵੀ ਮੈਂ ਨਹੀਂ ਅਜਿਹਾ ਨੀ ਮੈਂ ਕਰ ਸਕਦਾ,

ਵੀ ਮੈਂ ਆਪਣੇ ਵੀ ਮੈਂ ਆਪਣਾ ਸਿਰ ਕਟਵਾ ਸਕਦਾ ਆਂ but ਮੈਂ ਤੁਹਾਡਾ

ਸੀਗਾ, ਜਿਮ ਜਿਮ ਸਿੰਘਨ ਤੁਰਕ ਸਤਾਵੈ, ਤਿਮ ਤਿਮ ਮੁਖ ਸਿੰਘ ਲਾਲੀ ਆਵੈ, ਇਹ ਵੀ ਉਹਨਾਂ ਨੇ ਏਦਾਂ ਦਾ ਕੁਛ ਮਤਲਬ ਕਿਹਾ ਸੀ ਫਿਰ। ਹਾਂਜੀ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਮੈਂ ਆਪਣਾ ਸਿਰ ਕਟਵਾ ਸਕਦਾ ਫਿਰ ਉਹਨਾਂ ਨੇ ਮਤਲਬ ਜਦੋਂ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਸਤਿਗੁਰ ਨੇ ਉਹਨਾਂ ਨੇ ਸਾ~ ਸਾਨੂੰ ਇੰਨੀ ਪਿਆਰੀ ਪਵਿੱਤਰ ਦਾਤ ਦਿੱਤੀ ਹੈ, ਮੁਕਰ ਸਕਦਾ ਵੀ ਜਿਵੇਂ ਜ਼ਕਰੀਆ ਨੇ ਖ਼ਾਨ ਉਸ ਤੋਂ ਬਾਅਦ ਜ਼ਕਰੀਆ ਖ਼ਾਨ ਨੇ ਦੇਖਿਆ ਜਲਾਦ ਸੀ ਜਿਹੜਾ ਜਲਾਦ ਜਿਹਨੂੰ ਕਹਿੰਦੇ ਨੇ, ਵੀ ਜਿਹਨੂੰ ਭੋਰਾ ਵੀ ਫ਼ਰਕ ਨੀ ਪੈਂਦਾ ਉਹਦੇ ਸਾਹਮਣੇ ਬੰਦਾ ਕੱਟਿਆ ਜਾਵੇ ਮਾਰਿਆ ਜਾਵੇ ਜਿੱਦਾਂ ਮਰਜ਼ੀ ਉਹ ਹੋ ਜਾਵੇ ਜਲਾਦ ਨੂੰ ਤੁਹਾਨੂੰ ਪਤਾ ਕੋਈ ਫ਼ਰਕ ਨੀ ਪੈਂਦਾ ਫਿਰ ਜ਼ਕਰੀਆ ਖ਼ਾਨ ਨੇ ਜਲਾਦ ਨੂੰ ਬੁਲਾਇਆ ਸੀ ਤੇ ਫਿਰ ਉਹਨਾਂ ਨੇ ਜਿਹੜੇ ਭਾਈ ਤਾਰੂ ਸਿੰਘ ਜੀ ਸੀ,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 ਉਹਨਾਂ ਨੇ ਆਪਣੀ ਸਿੱਖੀ ਦੀ ਖ਼ਾਤਿਰ ਆਪਣੇ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਹੁਕਮ ਦੇ ਖ਼ਾਤਿਰ ਉਹਨਾਂ ਦੇ ਕੁਰਬਾਨੀਆਂ ਦੀ ਖ਼ਾਤਿਰ ਉਹਨਾਂ ਨੂੰ ਭੋਰਾ ਵੀ ਨੀ ਦੁੱਖ ਲੱਗਿਆ ਸੀ ਵੀ ਜਦੋਂ ਉਹਨਾਂ ਦੇ ਕਿ ਜਦੋਂ ਉਹਨਾਂ ਦੇ ਕੇਸਾਂ ਦੇ ਸੁਆਸਾਂ ਨੂੰ ਨਿਭਾ ਕੇ ਉਹਨਾਂ ਨੇ ਮਿਸਾਲ ਕਾਇਮ ਕੀਤੀ ਸੀ ਕਹਿ ਸਕਦੇ ਹਾਂ ਇੱਕ ਜਿਹੜਾ ਜਲਾਦ ਸੀ, ਉਹਨਾਂ ਨੇ ਭਾਈ ਸਾਹਿਬ ਦੀ ਖੋਪੜੀ ਉਤਾਰ ਰਿਹਾ ਸੀ ਜਦੋਂ ਗੁਰੂ ਦਾ ਭਾਣਾ ਮੰਨ ਰਹੇ ਸੀ, ਤੇ ਜਿਹੜਾ ਹੁਣ ਤੁਸੀਂ ਕਿਹਾ ਵੀ ਉਹਨਾਂ ਨੇ ਉਹ ਜਿਮ ਜਿਮ ਸਿੰਘਨ ਤੁਰਕ ਸਤਾਵੈ,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

ਆਜ਼ਾਦੀ ਤੋਂ ਇਲਾਵਾ ਜਿਵੇਂ ਅਹ ਪਤਾ ਹੈ ਆਪਾਂ ਨੂੰ ਹਨਾ ਜਿਵੇਂ ਪਿੱਛਲੇ ਮੁਗਲ ਸੀ ਜਿਹੜੇ ਇਹ ਬੜੇ ਮਤਲਬ ਇੰਨੇ ਕੁ ਜ਼ਿਆਦਾ ਜ਼ਾਲਮ ਸੀ ਵੀ ਇਹਨਾਂ ਨੂੰ ਕੋਈ ਫ਼ਰਕ ਨੀ ਪੈਂਦਾ ਹੁੰਦਾ ਸੀ, ਵੀ ਇਹਨਾਂ ਤੇ ਕੋਈ ਵੀ ਇਹਨਾਂ ਨਾਲ ਕੁਛ ਵੀ ਹੋ ਜਾਵੇ ਇਹਨਾਂ ਨੂੰ ਕੋਈ ਕਿਸੇ ਦਾ ਉਹ ਲੈਣਾ ਦੇਣਾ ਹੈ ਨੀ ਸੀ, ਬਸ ਬਸ ਸਿਰਫ਼ ਇਹਨਾਂ ਨੂੰ ਇੰਨਾ ਹੁੰਦਾ ਸੀ ਵੀ ਜਿਹੜੀ ਅਸੀਂ ਗੱਲ ਕਹੀਏ ਲੋਕ ਉਹ ਮੰਨਣ ਜਿਹੜਾ ਕੋਈ ਨਹੀਂ,

ਜ਼ੁਲਮ ਕਰਦੇ ਸੀ ਇਹ, ਜ਼ਬਰਦਸਤੀ ਮਤਲਬ ਸਭ ਕੁਛ ਕਰਨਾ ਚਾਹੁੰਦੇ ਹਾਂਜੀ ਹਾਂ ਜਿਹੜਾ ਕੋਈ ਨਹੀਂ ਮੰਨਦਾ ਸੀ ਇਹਨਾਂ ਦਾ ਹੁਕਮ ਉਹਨੂੰ ਮਾਰ ਦਿੱਤਾ ਜਾਂਦਾ ਸੀ ਜਿਵੇਂ ਹੁਣ,

ਮਤਲਬ ਇਹ ਸਾਰਿਆਂ ਨੂੰ ਆਪਣਾ ਕਹਿੰਦੇ ਸੀ ਸਾਡਾ ਧਰਮ ਕਬੂਲ ਕਰੋ ਸਾਡਾ ਧਰਮ ਕਬੂਲ ਕਰੋ but ਇਹ ਗੱਲ ਤਾਂ ਗ਼ਲਤ ਹੈ ਨਾ ਬਿਲਕੁਲ ਹੀ ਗ਼ਲਤ ਹੈ,

ਦੁੱਖ ਨੀ ਹੋਇਆ ਉਹਨਾਂ ਨੇ ਜਿਹੜੇ ਆਪਣੇ ਕਹਿ ਸਕਦੇ ਹਾਂ ਵੀ ਗੁਰੂ ਦਾ ਭਾਣਾ ਮੰਨ ਕੇ ਉਹਨਾਂ ਨੇ ਸਭ ਕੁਛ ਸਹਿਣ ਕਰ ਲਿਆ ਸੀ ਮਤਲਬ ਕਿੰਨਾ ਬੇਚਾਰੇ ਨੂੰ ਦੁੱਖ ਹੋਇਆ ਸੀ ਦਰਦ ਹੋਣਾ ਸੋਚੋ ਖੋਪੜੀ ਕੱਢਣੀ ਉਹ ਵੀ ਸਰੀਰ ਚੋਂ ਕਿੰਨੀ ਔਖੀ ਗੱਲ ਹੈ ਸੋਚੋ

ਉਸ ਵੇਲੇ ਕਹਿੰਦੇ ਜ਼ਕਰੀਆ ਖ਼ਾਨ ਦੇ ਮਤਲਬ ਢਿੱਡ 'ਚ ਮਤਲਬ ਦਰਦ ਹੋਣ ਲੱਗ ਗਿਆ, ਖੋਪੜੀ ਲਾਹੁੁਣ ਤੋਂ ਬਾਅਦ ਵੀ ਤੁਸੀਂ ਬਾ~ ਇਹ ਬਾਈ ਦਿਨ ਜ਼ਿੰਦੇ ਰਹੇ ਸੀਗੇ।

ਫਿਰ ਉਸ ਤੋਂ ਬਾਅਦ ਜ਼ਕਰੀਆ ਖ਼ਾਨ ਨਾਲ ਵੀ ਕਾਫ਼ੀ ਬੁਰਾ ਹੋਇਆ ਸੀ ਫਿਰ ਉਹਦੀ ਵੀ death ਹੋ ਗਈ ਸੀ ਬਸ ਇੰਨੀ ਕੁ

Okay okay

ਬਹੁਤ ਸਾਰੇ ਮੌਲਿਕ ਕਾਰਨ ਇੱਕੋ ਜਿਹੇ ਹੀ ਸਨ। ਉਨੀ ਸੌ ਉਨੀ ਈਸਵੀ ਵਿੱਚ ਹੋਈ ਵਰਸਾਏ ਦੀ ਸੰਧੀ ਦੇ ਸਮੇਂ ਤੋਂ ਹੀ ਅਜਿਹੀਆਂ ਘਟਨਾਵਾਂ ਵਾਪਰਨ ਲੱਗੀਆਂ ਜਿਨ੍ਹਾਂ ਕਾਰਨ ਇੱਕ ਹੋਰ ਮਹਾਂਯੁੱਧ ਯੁੱਗ ਵਿੱਚ ਅਨਿਵਾਰਿਆ ਹੋ ਗਿਆ ਭਾਵੇਂ ਇਸ ਯੁੱਧ ਦਾ ਤਤਕਾਲ ਕਾਰਨ Hitler ਰਾਹੀਂ Poland ਉੱਤੇ ਕੀਤਾ ਗਿਆ ਹਮਲਾ ਸੀ। ਪ੍ਰੰਤੂ ਇਸ ਦੇ ਅਸਲੀ ਕਾਰਨ ਉਹ ਸ਼ਕਤੀ ਜਾਂ ਸਮੱਸਿਆਵਾਂ ਸਨ, ਜਿਨ੍ਹਾਂ ਦਾ ਸੰਸਾਰ ਵਿੱਚ ਆਮ ਤੌਰ ਤੇ Europe ਵਿੱਚ ਖਾਸ ਤੌਰ ਤੇ ਦੋਹਾਂ ਮਹਾਂਯੁੱਧ ਦੌਰਾਨ ਉਭਾਰ ਹੋਇਆ। ਦੂਜੇ ਮਹਾਂਯੁੱਧ ਦੇ ਮੁੱਖ ਕਾਰਨਾਂ ਦਾ ਵੇਰਵੇ ਹੇਠ ਲਿਖੀਆਂ ਨਾਲ ਕੀਤਾ ਜਾ ਸਕਦਾ ਹੈ। ਵਰਸਾਏ ਦੀ ਸੰਧੀ ਮੌਜੂਦ ਸਨ। ਵਰਸਾਏ ਦੀ ਸੰਧੀ Germany ਲਈ ਅਤਿਅੰਤ ਅਪਮਾਨ ਭਰੀ ਸੀ। ਇਸ ਸੰਧੀ ਅਨੁਸਾਰ Germany ਨੂੰ ਉਸਦੀਆਂ ਵਿਦੇਸ਼ੀ ਬਸਤੀਆਂ ਤੋਂ ਵਾਂਝਾ ਕਰ ਦਿੱਤਾ ਗਿਆ। ਪੱਛਮੀ ਸਰਹੰਦ ਉੱਤੇ ਇਸਨੂੰ ਕਈ ਪ੍ਰਦੇਸ਼ France ਨੂੰ ਦੇਣੇ ਪਏ। ਦੀ ਸਥਾਪਨਾ ਕਰਕੇ German France ਤੋਂ ਅੱਡ ਕਰ ਦਿੱਤਾ ਗਿਆ ਅਤੇ Germany ਤੋਂ ਵੱਖ ਕਰ ਦਿੱਤਾ ਗਿਆ। ਇਨ੍ਹਾਂ ਪ੍ਰਦੇਸ਼ਾਂ ਦੇ ਖੁੱਸ ਜਾਣ ਨਾਲ Germany ਨੂੰ ਆਪਣੇ ਖਣਿਜ ਪਦਾਰਥਾਂ ਦੇ ਵੱਡੇ ਭਾਗ ਤੋਂ ਹੱਥ ਧੋਣੇ ਪਏ ਤੇ Germany ਦੇ ਆਰਥਿਕ ਸਾਧਨ ਬਹੁਤ ਘਟ ਗਏ। Germany ਦੇ ਸੈਨਿਕਾਂ ਦੀ ਕੁੱਲ ਗਿਣਤੀ ਸਿਰਫ਼ ਇੱਕ ਲੱਖ ਤੱਕ ਸੀਮਤ ਕਰ Germany ਨੂੰ ਯੁੱਧ ਲਈ ਜ਼ਿੰਮੇਵਾਰ ਠਹਿਰਾ ਕੇ ਇਸਦੇ ਆਰਥਿਕ ਨੂੰ ਬਹੁਤ ਘੱਟ ਕੀਤਾ ਗਿਆ। ਭਾਵੇਂ German ਦੇ ਲੋਕ ਇਸ ਸੰਧੀ ਨੂੰ ਮੰਨਣ ਦੇ ਹੱਕ ਵਿੱਚ ਨਹੀਂ ਸਨ। ਫਿਰ ਵੀ ਉਨ੍ਹਾਂ ਪਾਸ ਉਸਨੂੰ ਪ੍ਰਵਾਨ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਪ੍ਰੰਤੂ German ਵਾਸੀ ਇਸ ਸੰਧੀ ਦੌਰਾਨ, ਦੁਆਰਾ ਹੋਏ ਅਪਮਾਨ ਅਤੇ ਅਨਿਆਂ ਨੂੰ ਨਾ ਭੁੱਲ ਸਕੇ। ਉਨੀ ਸੌ ਤੇਤੀ ਈਸਵੀ ਵਿੱਚ Hitler ਨੇ ਸ਼ਕਤੀ ਪ੍ਰਾਪਤ ਕਰਦੇ ਸਾਰ ਹੀ ਵਰਸਾਏ ਦੀ ਸੰਧੀ ਦੁਆਰਾ ਸ਼ਰਤਾਂ ਦੀ ਉਲੰਘਣਾ ਕਰਨ ਦਾ ਨਿਸ਼ਚਾ ਕੀਤਾ। ਉਹ ਅੰਤਰ-ਰਾਸ਼ਟਰੀ ਗੱਲਬਾਤ ਰਾਹੀਂ ਸੰਧੀ ਦੇ ਸੰਸ਼ੋਧਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ। ਉਸਦਾ ਕਹਿਣਾ ਸੀ ਕਿ ਕੁਝ ਹੋਰ ਪ੍ਰਦੇਸ਼ਾਂ ਦੀ ਮੁੜ ਪ੍ਰਾਪਤੀ ਪਰਮਾਤਮਾ ਅੱਗੇ ਪ੍ਰਾਰਥਨਾ ਕਰਨ ਨਾਲ ਜਾਂ ਰਾਸ਼ਟਰ ਸੰਧੀ ਵਿੱਚ ਪਵਿੱਤਰ ਵਿਸ਼ਵਾਸ ਰੱਖਣ ਨਾਲ ਨਹੀਂ ਸਗੋਂ ਸਿਰਫ ਸੈਨਿਕ ਸ਼ਕਤੀ ਨਾਲ ਹੀ ਕੀਤੀ ਜਾ ਸਕਦੀ ਸੀ। ਉਸਨੇ ਵਰਸਾਏ ਦੀ ਸੰਧੀ ਦੁਆਰਾ ਸਥਾਪਿਤ ਕੀਤੀ ਗਈ ਵਿਵਸਥਾ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ। ਉਸਨੇ Ryan ਪ੍ਰਦੇਸ਼ ਦਾ ਸੈਨਿਕੀਕਰਨ ਕਰ ਲਿਆ ਅਤੇ Austria ਦੇ Austria ਤੇ Finland ਉੱਤੇ ਅਧਿਕਾਰ ਕਰ ਲਿਆ। ਇਸ ਪਿੱਛੋਂ ਉਸਨੇ ਵਰਸਾਏ ਦੀ ਸੰਧੀ ਦੀ ਕੋਈ ਪਰਵਾਹ ਨਾ ਕਰਦੇ ਹੋਏ German ਸੈਨਾ ਦਾ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ। ਅਤੇ German ਉੱਤੇ ਲਗਾਇਆ ਗਿਆ ਯੁੱਧ ਦਾ ਹਰਜ਼ਾਨਾ ਅਦਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਦੀਆਂ ਅਜਿਹੀਆਂ ਨੀਤੀਆਂ ਨੇ ਅੰਤਰਾਸ਼ਟਰੀ ਗੁਨਾਹ ਵਧਾ ਦਿੱਤਾ ਅਤੇ ਵਿਰੋਧੀ ਦੇਸ਼ਾਂ ਨੂੰ Germany ਵਿਰੁੱਧ ਹਥਿਆਰ ਚੁੱਕਰ ਲਈ ਮਜ਼ਬੂਰ ਕਰ ਦਿੱਤਾ। ਰਾਸ਼ਟਰੀ ਭਾਵਨਾ ਦਾ ਪੁਨਰ ਉਭਾਰ। ਰਾਸ਼ਟਰੀ ਭਾਵਨਾ ਦਾ ਪੁਨਰ ਉਭਾਰ ਦੂਜੇ ਮਹਾਂਯੁੱਧ ਦਾ ਇੱਕ ਮਹੱਤਵਪੂਰਨ ਕਾਰਨ ਮੰਨਿਆ ਜਾਂਦਾ ਹੈ। ਇਹ ਭਾਵਨਾ ਪਹਿਲੇ ਮਹਾਂਯੁੱਧ ਦਾ ਵੀ ਪ੍ਰਸਿੱਧ ਕਾਰਨ ਸੀ। ਉਸ ਯੁੱਧ ਵਿੱਚ ਹੋਏ ਭਾਰੀ ਵਿਨਾਸ਼ ਵਿੱਚ ਉਸ ਸੰਸਾਰ ਦੇ ਪ੍ਰਮੁੱਖ ਨੇਤਾਵਾਂ ਨੇ Euroe ਤੇ ਵਿਸ਼ਵ ਵਿੱਚ ਸਥਾਈ ਸ਼ਾਂਤੀ ਦੇ ਸਹਿਯੋਗ ਦੀ ਸਥਾਪਨਾ ਲਈ ਅੰਤਰਰਾਸ਼ਟਰਵਾਦ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ। ਇਨ੍ਹਾਂ ਨੇਤਾਵਾਂ ਦਾ ਕਹਿਣਾ ਸੀ ਕਿ ਦੂਜੇ ਅਹ ਦੁਨੀਆਂ ਦੇ ਸਾਰੇ ਦੇਸ਼ ਆਪਸੀ ਮਸਲਿਆਂ ਨੂੰ ਬੈਠ ਕੇ ਸ਼ਂਤੀਪੂਰਨ ਢੰਗ ਨਾਲ ਸੁਲਝਾਉਣ ਤੇ ਯਤਨ ਕਰਨ ਦਾ ਸਦਾ ਯੁੱਧ ਦੀਆਂ ਮੁਸੀਬਤਾਂ ਤੋਂ ਬਚਿਆ ਰਹਿ ਸਕਦਾ ਹੈ। ਅੰਤਰਰਾਸ਼ਟਰੀ ਖੇਤਰ ਵਿੱਚ ਸਦਭਾਵਨਾ ਤੇ ਭਾਈਚਾਰੇ ਦੀ ਭਾਵਨਾ ਵਧਾਉਣ ਦੇ ਉਦੇਸ਼ ਨਾਲ ਹੀ ਉਨੀ ਸੌ ਉਨੀ ਈਸਵੀ ਵਿੱਚ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ ਸੀ, ਪ੍ਰੰਤੂ ਅੰਤਰਰਾਸ਼ਟਰੀ ਭਾਵਨਾ ਦਾ ਇਹ ਜੋਸ਼ ਛੇਤੀ ਹੀ ਠੰਢਾ ਪੈ ਗਿਆ। ਸੰਨ ਉਨੀ ਸੌ ਉਨੱਤੀ ਈਸਵੀ ਵਿੱਚ ਆਈ ਆਰਥਿਕ ਮੰਦੀ ਨੇ ਸਭ ਦੇਸ਼ਾਂ ਨੂੰ ਆਪਣੇ ਆਪਣੇ ਆਰਥਿਕ ਹਿੱਤਾ ਅਹ ਹਿੱਤਾਂ ਦੀ ਰੱਖਿਆ ਲਈ ਨਵੇਂ ਨਵੇਂ ਕਾਨੂੰਨ ਬਣਾਉਣ ਲਈ ਪ੍ਰੇਰਿਤ ਕੀਤਾ। ਜਿਉਂ ਜਿਉਂ ਆਰਥਿਕ ਸੰਕਟ ਵਧਦਾ ਗਿਆ ਵੱਖ ਵੱਖ ਦੇਸ਼ਾਂ ਦੇ ਵਪਾਰਕ ਮਤਭੇਦਾਂ ਵਿੱਚ ਵੀ ਵਾਧਾ ਹੁੰਦਾ ਗਿਆ। ਹਰ ਇੱਕ ਦੇਸ਼ ਨੇ ਆਪਣੇ ਆਰਥਿਕ ਹਿੱਤਾਂ ਲਈ ਦੀ ਸੁਰੱਖਿਆ ਲਈ ਆਪਣੇ ਵਿਰੋਧੀ ਦੇਸ਼ਾਂ ਵਿਰੁੱਧ ਸੈਨਿਕ ਸਮਝੌਤੇ ਅਤੇ ਸੰਧੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਆਰਥਿਕ ਸੁਰੱਖਿਆ ਦੀ ਲੋੜ ਨੇ ਪ੍ਰਮੁੱਖ ਦੇਸ਼ਾਂ ਵਿੱਚ ਅਜਿਹੀ ਰਾਸ਼ਟਰੀ ਭਾਵਨਾ ਨੂੰ ਉਜਾਗਰ ਕੀਤਾ ਜੋ ਪਹਿਲੇ ਮਹਾਂਯੁੱਧ ਦੇ ਸਮੇਂ ਦੀ ਰਾਸ਼ਟਰੀ ਭਾਵਨਾ ਤੋਂ ਵੀ ਵੱਧ ਖਤਰਨਾਕ ਸੀ। Italy ਤੇ Germany ਵਿੱਚ fascist ਤੇ ਨਾਜ਼ੀ ਦਲਾਂ ਦੀ ਸ਼ਕਤੀ ਦੇ ਉਭਾਰ ਕਾਰਨ ਰਾਸ਼ਟਰੀ ਭਾਵਨਾ ਸਭ ਤੋਂ ਵੱਧ ਜ਼ੋਰ ਫੜ ਗਈ ਸੀ। ਇਨ੍ਹਾਂ ਦੇਸ਼ਾਂ ਵਿੱਚ ਲੋਕ ਮਾਤ ਭੂਮੀ ਦੀ ਪੂਜਾ ਕਰਨ ਲੱਗੇ। ਇਨ੍ਹਾਂ ਦਲਾਂ ਦੇ ਨੇਤਾਵਾਂ ਨੇ ਆਪਣੀ ਸ਼ਕਤੀ ਬਣਾਈ ਰੱਖਣ ਲਈ ਆਕਰਮਨਕਾਰੀ ਨੀਤੀਆਂ ਦੀ ਪਾਲਣਾ ਕੀਤੀ ਤੇ ਆਪਣੇ ਦੇਸ਼ ਦੇ ਲੋਕਾਂ ਨੂੰ ਵਿਰੋਧੀ ਦੇਸ਼ਾਂ ਵਿਰੁੱਧ ਭੜਕਾਇਆ, ਜਿਸ ਦੇ ਫਲਸਰੂਪ ਯੁੱਧ ਦਾ ਵਾਤਾਵਰਣ ਤਿਆਰ ਹੋਣ ਲੱਗਾ। ਆਰਥਿਕ ਸਮਾਜਵਾਦ, ਮੰਡੀਆਂ ਕੱਚੇ ਮਾਲ ਤੇ ਬਸਤੀਆਂ ਲਈ ਸੰਘਰਸ਼ ਜੋ ਪਹਿਲੇ ਮਹਾਂਯੁੱਧ ਦਾ ਇੱਕ ਮੁੱਖ ਕਾਰਨ ਸੀ। ਬਾਅਦ ਦੇ ਕਾਲ ਵਿੱਚ Germany ਜਿਨ੍ਹਾਂ ਨੇ ਪਹਿਲੇ ਮਹਾਂਯੁੱਧ ਤੋਂ ਪਹਿਲੀਆਂ ਬਸਤੀਆਂ ਪ੍ਰਾਪਤ ਕਰਨ ਲਈ ਘੋਰ ਸੰਘਰਸ਼ ਕੀਤਾ ਹੀ ਸ਼ਾਂਤੀ ਸਮਝੌਤੇ ਤੋਂ ਸੰਤੁਸ਼ਟ ਹੋ ਕੇ ਇਸ ਅਹ ਤੋਂ ਬਹੁਤ ਘੱਟ ਪ੍ਰਦੇਸ਼, ਬਸਤੀਆਂ ਮਿਲੀਆਂ ਸਨ ਤੇ Germany ਨੂੰ ਆਪਣੀਆਂ ਸਾਰੀਆਂ ਬਸਤੀਆਂ ਤੋਂ ਵਾਂਝਾ ਕਰ ਦਿੱਤਾ ਸੀ। ਇਸ ਤੋਂ ਵਧ ਕੇ Germany ਲਈ ਦੁਖਦਾਇਕ ਕਾਰਨ ਇਹ ਸੀ ਕਿ ਉਸਦੀਆਂ ਬਸਤੀਆਂ ਰਾਸ਼ਟਰ ਸੰਘ ਵੱਲੋਂ ਉਸਦੇ ਦੁਸ਼ਮਣ England ਤੇ France ਨੂੰ ਦੇ ਦਿੱਤੀਆਂ ਗਈਆਂ ਸਨ। ਇਨ੍ਹਾਂ ਦੋਹਾਂ ਦੇਸ਼ਾਂ ਤੇ Japan ਨੇ ਵੀ ਕੱਚਾ ਮਾਲ ਪ੍ਰਾਪਤ ਕਰਨ ਲਈ ਅਤੇ ਤਿਆਰ ਕੀਤੀਆਂ ਗਈਆਂ ਵਸਤੂਆਂ ਵੇਚਣ ਲਈ ਬਸਤੀਆਂ ਦੀ ਦੌੜ ਨੂੰ ਮਹਿਸੂਸ ਕੀਤਾ। ਸੰਨ ਉਨੀ ਸੌ ਉਨੱਤੀ ਈਸਵੀ ਦੀ ਆਰਥਿਕ ਮੰਦੀ ਦੇ ਫਲਸਰੂਪ ਇਨ੍ਹਾਂ ਦੇਸ਼ਾਂ ਨੂੰ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਅੰਤ ਮਜ਼ਬੂਰ ਹੋ ਕਿ ਇਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਜ਼ਬਰਦਸਤੀ ਬਸਤੀਆਂ ਪ੍ਰਾਪਤ ਕਰਨ ਦਾ ਫੈਸਲਾ ਕੀਤਾ। Europe ਵਿੱਚ Austria ਅਤੇ Czechoslovakia ਆਦਿ ਪ੍ਰਦੇਸ਼ਾਂ ਉੱਤੇ ਕਬਜ਼ਾ ਕਰ ਲਿਆ। ਉਥੇ Italy ਦੇ, Italy ਨੇ Albania ਤੇ Ethiopia ਉੱਤੇ ਅਤੇ Japan ਦੇ Manchuria ਉੱਤੇ ਅਧਿਕਾਰ ਕਰ ਲਿਆ। ਅਜਿਹੀਆਂ ਸੈਨਿਕ ਮੁਹਿੰਮਾਂ ਨੇ ਮਹਾਂਯੁੱਧ ਲਈ ਭੂਮਿਕਾ ਪ੍ਰਦਾਨ ਕੀਤੀ। ਪ੍ਰਜਾਤੰਤਰ ਤੇ ਤਾਨਾਸ਼ਾਹੀ ਦਾ ਟਕਰਾਅ England, France ਤੇ USA ਸਮਝਦੇ ਸਨ ਕਿ ਉਨ੍ਹਾਂ ਨੇ ਪਹਿਲਾ ਮਹਾਂਯੁੱਧ ਤਾਨਾਸ਼ਾਹੀ German ਤੇ Austria ਦੇ ਵਿਰੁੱਧ ਪ੍ਰਜਾਤੰਤਰ ਲਈ, ਦੀ ਰੱਖਿਆ ਲਈ ਲੜਿਆ ਸੀ। ਸ਼ਾਂਤੀ ਸਮਝੌਤੇ ਦੇ ਫਲਸਰੂਪ ਯੂਰਪੀ ਦੇਸ਼ਾਂ ਵਿੱਚ ਗਣਤੰਤਰੀ ਤੇ ਪ੍ਰਜਾਤੰਤਰੀ ਸ਼ਾਸਨ ਸਥਾਪਤ ਕੀਤੇ ਗਏ ਪ੍ਰੰਤੂ ਸਮਾਂ ਪਾ ਕੇ Italy ਵਿੱਚ Mussolini ਅਧੀਨ facist ਦਲ ਤੇ Germany ਵਿੱਚ Hitler ਅਧੀਨ ਨਾਜ਼ੀ ਦਲ ਦੀ ਸ਼ਕਤੀ ਦਾ ਉਭਾਰ ਹੋਇਆ। ਦੋਹਾਂ ਦੇਸ਼ਾਂ ਵਿੱਚ ਇੱਕ ਦਲ ਦੇ ਇੱਕ ਵਿਅਕਤੀ ਦਾ ਸ਼ਾਸਨ ਕਾਇਮ ਹੋ ਗਿਆ। Hitler ਦੇ Mussolini ਤੇ ਤਾਨਾਸ਼ਾਹੀ ਵਾਸ਼ਨਾ, ਸ਼ਾਸਨਾਂ ਨੇ

ਸਿਧਾਂਤਾਂ ਦਾ ਟਕਰਾਓ ਸੀ। ਨਿਸ਼ਸਤਰੀਕਰਨ ਦੀ ਸਮੱਸਿਆ। ਵਰਸਾਏ ਦੀ ਸੰਧੀ ਅਧੀਨ Germany ਉੱਤੇ ਨਿਸ਼ਸਤਰੀਕਰਨ ਸਬੰਧੀ ਸ਼ਰਤਾਂ ਥੋਪੀਆਂ ਗਈਆਂ ਸਨ। ਉਨਾਂ ਦੀ ਸੈਨਾ ਇੱਕ ਲੱਖ ਤੱਕ ਸੀਮਤ ਕਰ ਦਿਿੱਤੀ ਗਈ ਸੀ ਤੇ ਉਸ ਲਈ ਲੋੜ ਤੋਂ ਵੱਧ ਅਸਲਾ ਤਿਆਰ ਕਰਨ ਲਈ ਜਾਂ ਬਾਹਰੋਂ ਮੰਗਵਾਉਮ ਲਈ, ਦੀ ਮਨਾਹੀ ਕਰ ਦਿੱਤr ਗਈ ਸੀ। Germany ਨੇ ਵੀ ਨਿਸ਼ਸਤਰੀਕਰਨ ਸਬੰਧੀ ਸ਼ਰਤਾਂ ਨੂੰ ਪ੍ਰਵਾਨ ਕਰਦਿਆਂ ਹੋਇਆਂ, ਇਹ ਉਮੀਦ ਕੀਤੀ ਸੀ ਕਿ ਜੇਤੂ ਦੇਸ਼ ਵੀ ਨਿਸ਼ਸਤਰੀਕਰਨ ਦੇ ਨਿਯਮ ਉੱਤੇ ਅਮਲ ਕਰਨਗੇ। ਇਸ ਨੂੰ ਅਮਲੀ ਰੂਪ ਦੇਣ ਲਈ ਰਾਸ਼ਟਰੀ ਰਾਸ਼ਟਰ ਸੰਘ ਦੀ ਅਗਵਾਈ ਹੇਠ ਇੱਕ ਨਿਸ਼ਸਤਰੀਕਰਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ। ਉਨੀ ਸੌ ਇੱਕੀ ਵਿੱਚ ਇਸ ਕਮਿਸ਼ਨ ਦਾ Washington ਵਿਖੇ ਸੰਮੇਲਨ ਹੋਇਆ ਪ੍ਰੰਤੂ ਇਸ ਸੰਮੇਲਨ ਵਿੱਚ ਨਿਸ਼ਸਤਰੀਕਰਨ ਬਾਰੇ ਕੋਈ ਨਿਸ਼ਚਿਤ ਸਮਝੌਤਾ ਨਾ ਹੋ ਸਕਿਆ। Europe ਦਾ ਕੋਈ ਵੀ ਜੇਤੂ ਦੇਸ਼ ਆਪਣੀ ਸੈਨਾ ਘੱਟ ਕਰਨ ਲਈ ਤਿਆਰ ਨਹੀਂ ਸੀ। France ਆਪਣੀ ਸੁਰੱਖਿਆ ਦੀ ਆੜ ਵਿੱਚ ਆਪਣੀ ਸੈਨਾ ਦਾ ਵਿਸਥਾਰ ਕਰਦਾ ਰਿਹਾ। ਸੈਨਾ ਵਿੱਚ ਲਗਾਤਾਰ ਵਾਧਾ ਹੋਇਆ। ਉਨੀ ਸੌ ਬੱਤੀ ਈਸਵੀ ਵਿੱਚ ਨਿਸ਼ਸਤਰੀਕਰਨ ਦੇ ਸਬੰਧ ਵਿੱਚ ਰਾਸ਼ਟਰੀ ਸੰਘ ਦੀ ਰਹਿਨੁਮਾਈ ਹੇਠ Geneva ਵਿਖੇ ਇੱਕ ਸੰਮੇਲਨ ਬੁਲਾਇਆ ਗਿਆ। German ਪ੍ਰਤੀਨਿਧੀ ਨੇ ਇਸ ਵਿੱਚ ਇਹ ਸਪੱਸ਼ਟ ਕਰ ਦਿੱਤਾ ਕਿ Germany ਵਰਸਾਏ ਦੀ ਸੰਧੀ ਅਨੁਸਾਰ ਨਿਸ਼ਸਤਰੀਕਰਨ ਦੀਆਂ ਸ਼ਰਤਾਂ ਦਾ, ਦਾ ਵੀ, ਹੀ ਅਹ ਪ੍ਰਵਾਨ ਕਰੇਗਾ। ਜੇ ਜੇਤੂ ਦੇਸ਼ ਆਪ ਵੀ ਸੈਨਿਕ ਸ਼ਕਤੀ ਸਬੰਧੀ ਲੱਗੀ ਸੀਮਾ ਉੱਤੇ ਅਮਲ ਕਰਨ। ਛੇਤੀ ਹੀ Germany ਵਿੱਚ Hitler ਨੇ ਸ਼ਕਤੀ ਪ੍ਰਾਪਤ ਕਰ ਲਈ। ਉਸ ਤੋਂ ਭੈਅਭੀਤ ਹੋ ਕੇ France ਤੇ England ਨੇ ਆਪਣੀ ਸੈਨਿਕ ਸ਼ਕਤੀ ਘਟਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਪੂਰਨ ਸਹਿਯੋਗ ਪ੍ਰਾਪਤ ਹੋਇਆ, ਇਸਨੇ ਬਹੁਤ ਜ਼ਿਆਦਾ ਮਿਕਦਾਰ ਵਿੱਚ ਆਧੁਨਿਕ ਢੰਗ ਦੇ ਅਸਤਰ ਸ਼ਸ਼ਤਰ ਤਿਆਰ ਕਰ ਲਏ। Germany ਦੀ ਨਕਲ ਕਰਦੇ ਹੋਏ, ਉਸਦੇ ਵਿਰੋਧੀ ਦੇਸ਼ਾਂ ਨੇ ਵੀ ਵੱਧ ਤੋਂ ਵੱਧ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਦੇਖਦੇ ਹੀ ਦੇਖਦੇ ਸੰਸਾਰ ਦੇ ਪ੍ਰਮੁੱਖ ਦੇਸ਼ਾਂ ਵਿੱਸ਼ ਸ਼ਸਤਰੀਕਰਨ ਦੀ ਦੌੜ, ਦੌੜ ਚੱਲ ਪਈ। ਇਸ ਤਰ੍ਹਾਂ ਤੀਜਾ, ਅਹ ਵੱਡੇ ਪੈਮਾਨੇ ਉੱਤੇ ਯੁੱਧ ਦਾ ਯੁੱਧ ਹੋਣਾ ਹੀ ਹੋ ਸਕਦਾ ਹੈ। ਘੱਠ ਗਿਣਤੀ ਦੀਆਂ ਜਾਤੀਆਂ ਦੀ ਸਮੱਸਿਆ Europe ਦੀਆਂ ਪ੍ਰਮੁੱਖ ਸ਼ਕਤੀਆਂ ਵਿੱਚ ਮਤਭੇਦ ਤੇ ਤਨਾਅ ਦਾ ਇੱਕ ਕਾਰਨ ਮਹਾਂਦੀਪ ਵਿੱਚ ਘੱਟ ਗਿਣਤੀ ਦੀ ਜਾਤੀਆਂ ਦੀ ਸਮੱਸਿਆ ਦਾ ਹੋਣਾ ਸੀ। ਸ਼ਾਂਤੀ ਸੰਮੇਲਨ। ਉਨੀ ਸੌ ਉਨੀ ਦੇ ਨੇਤਾਵਾਂ ਨੇ ਰਾਸ਼ਟਰਵਾਦ ਦੇ ਸਿਧਾਂਤ ਤੇ ਚਲਦੇ ਹੋਏ ਕਈ ਨਵੇਂ ਰਾਜਾਂ ਦਾ ਸਥਾਪਨਾ ਕੀਤੀ। ਪ੍ਰੰਤੂ ਇਸ ਸਿਧਾਂਤ ਨੂੰ ਪੂਰਨ ਰੂਪ ਵਿੱਚ ਅਮਲ ਵਿੱਚ ਨਾ ਲਿਆਂਦਾ ਗਿਆ। ਸਿੱਟੇ ਵਜੋਂ ਵਿੱਚ ਕਈ ਜਾਤੀਆਂ ਦੇ ਲੋਕਾਂ ਨੂੰ ਅਜਿਹੇ ਰਾਜ ਸ਼ਾਮਲ ਵਿੱਚ ਕਰ ਦਿੱਤਾ ਗਿਆ ਜਿੱਥੇ ਉਹ ਘੱਟ ਗਿਣਤੀ ਵਾਲੀਆਂ ਜਾਤੀਆਂ ਬਣ ਗਈਆਂ। Europe ਦੇ ਕਈ ਦੇਸ਼ਾਂ ਨੇ ਵਿਰੋਧੀ ਦੇਸ਼ਾਂ ਵਿੱਚ ਨਿਵਾਸ ਕਰ ਰਹੇ ਘੱਟ ਗਿਣਤੀ ਵਾਲੀਆਂ ਜਾਤੀਆਂ ਦੇ ਲੋਕਾ ਨੂੰ ਉਨ੍ਹਾਂ ਦੀਆਂ ਸਰਕਾਰਾਂ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। Germany ਵਿੱਚ ਨਾਜ਼ੀ ਦਲ ਦੇ

ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਪਿੰਦਰ ਸਿੰਘ ਹੈ ਮੈਂ ਅੱਜ ਦੇ ਅੱਜ ਦਾ ਵਿਚਾਰ ਤੁਹਾਡੇ ਨਾਲ school time ਦਾ ਤੁਹਾਡੇ ਨਾਲ ਜਿਕਰ ਕਰਨ ਜਾ ਰਿਹਾ ਹਾਂ ਤਾਂ ਗੋਰ ਕਰਕੇ ਧਿਆਨ ਨਾਲ ਸੁਣਿਓ ਜੀ ਕੀ ਵੀ ਮੇਰੀ school time ਦਾ ਕਿਵੇਂ ਦਾ ਬਚਪਨਾ ਸੀਗਾ ਕਿਵੇਂ ਦੀ ਕੀ ਗੱਲਾਂ ਸੀਗੀਆਂ, ਉਹ ਤੁਹਾਡੇ ਨਾਲ share ਕਰਦੇ ਹਾਂ ਚਲੋ ਸੁਣੋ ਜੀ ਫਿਰ ਪਿਆਰ ਨਾਲ ਮੈਂ ਛੇਵੀਂ class ਵਿੱਚ ਪੜ੍ਹਦਾ ਸੀ ਛੇਵੀਂ class ਵਿੱਚ ਪੜ੍ਹਦਾ ਸੀ ਤੇ ਇੱਥੋਂ ਹੌਲੀ ਹੌਲੀ

ਵੀ ਏਦਾਂ ਕਰਨਾ ਵੀ ਮਤਲਬ ਕਿ ਵੀ ਏਦਾਂ ਨੀ ਏਦਾਂ ਕਰਨਾ, ਤੇ ਉਹ ਤੋਂ ਬਾਅਦ ਮੈਂ ਹੌਲੀ ਹੌਲੀ ਸਿੱਖਦਾ ਗਿਆ ਚਲੋ ਮੈਨੂੰ ਅਮ ਗਾਇਕੀ ਦਾ ਸ਼ੌਂਕ ਸੀਗਾ ਠੀਕ ਹੈ ਗਾਇਕੀ ਦਾ ਸ਼ੌਂਕ ਸੀਗਾ ਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਅੱਗੇ ਵਧਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਸਾਹਮਣੇ ਪਹਿਲਾਂ ਮੈਨੂੰ nervous feel ਕਰਦਾ ਸੀਗਾ ਮਤਲਬ ਕਿ ਘਬਰਾਹਟ ਜਿਹੀ ਹੋਣ ਲੱਗ ਜਾਣੀ ਕਿ ਉਹਨਾਂ ਨੇ ਮੈਨੂੰ ਥਾਪੀ ਦੇਣੀ ਵੀ ਨਹੀਂ ਡਰਨਾ ਨੀ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 ਫਿਰ ਗਾਣੇ 'ਚ ਮੇਰਾ ਨਾਮ ਲਿਖਣ ਲੱਗ ਗਏ ਤੇ ਉਦੋਂ ਉਹਨੇ ਮੈਨੂੰ ਇੰਨਾ ਪਿਆਰ ਦਿੱਤਾ ਪ੍ਰਿ~ principal madam ਨੇ ਤੇ ਉੱਤੋਂ ਸਰ ਨੇ ਸਾਰੇ ਜਿੰਨੇ ਵੀ ਟੀ~ ਵੀ ਅਧਿਾਪਕ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਮੈਨੂੰ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 ਜਿਹੜੇ ਮੇਰੇ incharge ਸੀਗੇ ਰਜਨੀ ਸਰਮਾ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਨਾਲ ਜਿਸ ਤਰ੍ਹਾਂ ਕਹਿ ਦਿਨੇ ਆਂ ਨਾ ਵੀ ਜਿਵੇਂ ਮਾਂ ਖੜ ਜਾਂਦੇ ਆ, ਦੂਜੀ ਮਾਂ ਮੇਰੀ ਉਹੀ ਸੀਗੀ ਉਹਨਾਂ ਨੇ ਮੈਨੂੰ ਜਮਾ ਵੀ ਮਹਿਸੂਸ ਨੀ ਹੋਣ ਦਿੱਤਾ ਵੀ ਮੈਂ ਉਹ ਮੇਰੇ ਅਧਿਆਪਕ ਆ,

ਉਹਨਾਂ ਦੇ ਪੈਰਾਂ ਹੱਥ ਲਾਉਂਦੇ ਹਾਂ ਤੇ ਉਹ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੈ ਤੇ ਇੱਕ ਦਿਨ ਉਹਨਾਂ ਦੇ ਘਰੇ ਉਹ ਸੀਗੀ ਆਪਣਾ function ਰੱਖਿਆ ਹੋਇਆ ਸੀ ਮਤਲਬ ਕਿ ਵਿਆਹ ਸੀਗਾ ਉੱਥੇ ਗਏ ਸੀਗੇ ਅਸੀਂ ਤੇ ਉਹਨਾਂ ਨੇ ਬਹੁਤ ਜ਼ਿਆਦਾ ਇੱਜ਼ਤ ਦਿੱਤੀ ਕਿ ਸਾਡੇ ਬੱਚੇ ਆਏ ਹੈ ਜਿਵੇਂ ਕਹਿ ਦਿੰਦੇ ਹੈ student ਵਿਦਿਆਰਥੀ ਆਏ ਹੈ ਵਿਦਿਆਰਥੀ ਆਏ ਆ ਉਹਨਾਂ ਨੇ ਸਾਨੂੰ ਵਿਦਿਆਰਥੀ ਨੀ ਉਸ ਘਰ ਦਾ ਮੈਂਬਰ ਸਮਝਿਆ ਤੇ ਅਸੀਂ ਉਹਨਾਂ ਨਾਲ ਇੰਨਾ ਘੁੱਲ ਮਿਲ ਗਏ ਸੀਗੇ ਵੀ school time ਦਾ ਗੱਲਾਂ ਬਾਤਾਂ ਫਿਰ ਵਿਆਹ 'ਚ ਵੀ ਉਹੀ ਵੀ ਹੁਣ ਵੀ ਤੁਸੀਂ ਸਰਾਰਤ ਕਰਦੇ ਹੋ ਜਦੋਂ lockdown ਲੱਗਿਆ ਸੀਗਾ ਠੀਕ ਹੈ lockdown ਦੇ ਵਿੱਚ ਮੇਰਾ phone ਟੁੱਟ ਗਿਆ ਘਰਦਾ number ਸੀਗਾ madam ਦੇ ਕੋਲ madam ਨੂੰ phone ਕਰਿਆ ਵੀ ਤੁਸੀਂ ਬਾਹਰ ਨੀ ਜਾਣਾ, ਉਹਨਾਂ ਨੂੰ ਪਤਾ ਸੀਗਾ ਵੀ ਇਹ ਸਰਾਰਤੀ ਸਰਾਰਤੀ ਬੱਚੇ ਹੈ ਵੀ ਇਹਨਾਂ ਨੇ ਨਹੀਂ ਟਿਕਣਾ special ਮੇਰੇ ਘਰਦਿਆਂ ਦੇ ਕੋਲ phone ਗਿਆ, ਘਰਦਿਆਂ ਨੇ ਮੇਰੀ ਗੱਲ ਕਰਵਾਈ ਵੀ ਲੈ ਵੀ ਤੇਰੇ ਅਧਿਆਪਕ ਦਾ phone ਆਇਆ ਵੀ ਰਜਨੀ ਸ਼ਰਮਾ madam ਦਾ phone ਆਇਆ ਵੀ ਤੂੰ ਗੱਲ ਕਰ ਫਿਰ ਮੈਂ ਉਹਨਾਂ ਨਾਲ ਗੱਲ ਕਰੀ ਫਿਰ ਤਾਂ ਮੈਂ ਬਹੁਤ ਖ਼ੁਸ਼ ਹੋਇਆ।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 ਕਿਤੇ ਹੱਥ ਨੀ ਲਾਉਣਾ ਉਹਨੂੰ ਮੂੰਹ ਤੇ ਨੀ ਲਾਉਣਾ ਮਤਲਬ ਕਿ ਫਾਲਤੂ ਚੀਜ਼ਾਂ ਨੂੰ ਛੂੰਹਣਾ ਨੀ ਹੈ ਮਾ~ mask ਲਗਾ ਕੇ ਰੱਖਣਾ ਮੂੰਹ ਢੱਕ ਕੇ ਰੱਖਣਾ ਰੁਮਾਲ ਬੰਨ ਕੇ ਰੱਖਣਾ ਵੀ ਬਾਹਰ ਅੰਦਰ ਨੀ ਜਾਣਾ ਵੀ ਘਰੇ ਰਹਿਣਾ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 Close ਵਿਦਿਆਰਥੀ ਜਿਵੇਂ ਉਹ ਕਹਿ~ ਮੁੰਡਾ ਹੀ ਸਮਝਦੇ ਸੀਗੇ ਮੈਨੂੰ ਤਾਂ ਆਪਣਾ ਉਹ ਉਹਨਾਂ ਨੇ ਮੈਨੂੰ ਇੰਨੀ ਬੜੇ ਪਿਆਰ ਨਾਲ ਸਮਝਾਇਆ ਵੀ ਗੁਰਪਿੰਦਰ ਨਹੀਂ ਤੂੰ ਬਾਹਰ ਜਾਣਾ ਬਾਹਰ ਨੀ ਜਾਣਾ ਵੀ ਕੋਰੋਨਾ ਚੱਲ ਰਿਹਾ ਹੈ lockdown ਲੱਗਿਆ ਹੋਇਆ

ਵੀ ਹਜੇ ਤਾਂ ਫਿਲਹਾਲ ਚੱਲਦੀ ਸੀਗੀ ਅਚਾਨਕ ਲੋਕਡਾਊ~ lockdown ਲੱਗਣ ਦਾ ਕਾਰਨ ਹੋ ਗਿਆ ਉਹਦੇ ਕਰਕੇ ਵੀ ਕਲਾਸਾਂ miss ਕੀਤੀਆਂ ਗਈਆਂ ਫਿਰ ਉਹ ਤੋਂ ਬਾਅਦ ਮੈਂ ਘਰੇ ਹਰਮੋਨੀਅਮ ਚੁੱਕ ਲਿਆਇਆ ਸੀਗਾ ਉਹਨਾਂ ਨੂੰ live ਵੀ ਗੀਤਾਂ ਬਾਰੇ ਦੱਸਿਆ ਉਹ ਕਹਿ ਰਹੇ ਸੀਗੇ ਕੋਈ ਚੱਕਰ ਨੀ ਵੀ ਤੈਨੂੰ tension ਨੀ ਲੈਣੀ ਪੈਸੇ ਵੱਲੋਂ ਜਾਂ ਕੋਈ ਵੀ ਤੈਨੂੰ ਦੁੱਖ ਤਕਲੀਫ਼ ਹੁੰਦਾ, ਵੀ ਮੈਂ ਤੇਰੇ ਨਾਲ ਖੜੀ ਹਾਂ ਵੀ ਮੈਂ ਵੀ ਤੇਰੇ ਘਰਦਾ ਹਿੱਸਾ ਗਾ। ਮੈਨੂੰ ਇੰਨਾ ਜ਼ਿਆਦਾ ਖ਼ੁਸ਼ੀ ਹੋਈ ਵੀ ਕੌਣ ਕਿਸੇ ਦਾ ਕਰਦਾ ਨੀ teacher ਹੁਣ ਅੱਧੇ ਕਹਿੰਦੇ ਵੀ ਚਲੋ school time ਸੀ, ਭੁੱਲ ਜਾਂਦੇ ਸੀ ਪਰ ਜਦੋਂ ਮੈਂ ਦਸਵੀਂ ਕੀ~ ਜਦੋਂ ਦਸਵੀਂ ਦੇ paper ਆਉਂਦੇ ਹੈ, Last final paper ਹੁੰਦੇ ਹੈ ਮਤਲਬ ਕਿ ਜਿਹੜੇ ਪੱਕੇ paper ਕਹਿ ਦਿੰਦੇ ਹਾਂ ਆਪਾਂ ਵੀ ਪੱਕੇ paper ਹੁੰਦੇ ਆ ਉਸ time ਜਦੋਂ ਸਾਨੂੰ ਅਸੀਂ ਅਹ ਬੈਠਣ ਦਾ ਤਰੀਕਾ ਸਿਖਾਇਆ ਸੀਗਾ ਵੀ ਏਦਾਂ ਏਦਾਂ ਬਹਿਣਾ ਗਾ ਵੀ ਜਿਹੜੇ set ਆਉਂਦੇ ਹੈ ਵੀ ਉਦੋਂ ਕਿਵੇਂ ਬੈਠਣਾ ਗਾ ਵੀ ਅਲੱਗ ਅਲੱਗ ਹੁੰਦੇ ਹੈ topic ਮਤਲਬ ਕਿ ਅਲੱਗ ਅਲੱਗ ਉਹ ਹੁੰਦੇ ਹੈ ਜੀ ਹਿੱਸੇ ਪੰਜਾਬੀ ਹਿੱਸੇ ਤੇ ਉਹ ਤੋਂ ਬਾਅਦ ਉਹਨਾਂ ਨੇ ਦੱਸਿਆ ਚਲੋ ਮੇਰੀ ਜਿਹੜੇ teacher ਸੀਗੇ ਰਜਨੀ ਸ਼ਰਮਾ ਉਹਨਾਂ ਨੇ ਮੈਨੂੰ ਜਦੋਂ last day ਰਹਿ ਗਿਆ ਸੀਗਾ school ਦਾ ਉਹ ਤੋਂ ਬਾਅਦ ਦੂਜੇ ਦਿਨ paper ਸੀ ਸਾਨੂੰ ਪੈਨ ਤੇ book ਮੇਰੇ ਕੋਲ ਹੁਣ ਵੀ ਪਈ ਆ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

ਕੋਈ ਵੀ ਕੰਮ ਕਰਨਾ ਜਾਂ ਗਾਇਕੀ ਲਾ ਲਓ ਜਾਂ ਕੁਛ ਵੀ ਲਾ ਲਓ ਫਿਰ ਵੀ ਮੈਂ ਉਹ ਦੇਖ ਕੇ ਹੌਸਲਾ ਬੁਲੰਦ ਕਰਕੇ ਅੱਗੇ ਵੱਧਦਾ ਕਿਉਂਕਿ ਮੈਨੂੰ ਪਤਾ ਜਿਹੜੇ ਮੇਰੇ ਅਧਿਆਪਕ ਆ ਉਹ ਮੇਰੇ ਇੰਨੇ ਦਿਲ ਦੇ ਨੇੜੈ ਹੈ ਕਿਉਂਕਿ ਉਹਨਾਂ ਨੇ ਹੌਸਲਾ ਦਿੱਤਾ ਵੀ ਪੁੱਛੋ ਨਾ ਇੰਨਾ ਹੌਸਲਾ ਦਿੱਤਾ ਮੈਨੂੰ ਕਿ ਬਲਕਿ ਮੈਂ ਜਦੋਂ ਘਬਰਾ ਜਾਂਦਾ ਸੀ ਜੱਫ਼ੀ ਪਾ ਕੇ ਹੌਸਲਾ ਦੇਣਾ ਦਲੇਰੀ ਕਰਕੇ ਵੀ ਪੁੱਛੋ ਨਾ ਦਲੇਰੀ ਕਰਕੇ ਉਹਨਾਂ ਨੇ ਇੰਨਾ ਹੌਸਲਾ ਦੇਣਾ ਵੀ ਮੈਂ ਫਿਰ ਖ਼ੁਸ਼ ਹੋ ਜਾਣਾ ਵੀ ਕੋਈ ਚੱਕਰ ਨੀ ਵੀ ਹਾਂ ਮੇਰੇ ਨਾਲ ਹੈਗੇ ਆ ਵੀ ਮੈਂ ਅੱਗੇ ਵੱਧਣਾ ਤਾਂ ਵੱਧਣਾ। ਬਸ ਜ਼ਿੰਦਗੀ ਦਾ ਇੱਕ ਮਕਸਦ ਬਣ ਗਿਆ ਸੀ ਵੀ ਆਪਾਂ ਨੇ ਅੱਗੇ ਵੱਧਣਾ ਚਾਹੇ ਗਾਇਕੀ line ਹੈ ਚਾਹੇ ਕੋਈ ਕੰਮ ਕਾਰ ਹੈ ਸਾਰਿਆਂ ਨੂੰ ਆਪਣਾ ਆਪਣਾ ਹੁੰਦਾ ਵੀ ਮੈਂ ਆਹ ਬਣਨਾ ਜਾਂ ਕੁਛ ਕਰਨਾ ਉਹਦੇ ਬਾਰੇ ਮੈਨੂੰ madam ਨੇ ਕਹਿ ਦਿੱਤਾ ਸੀ ਵੀ ਨਹੀਂ ਵੀ ਜਿਹੜਾ ਤੇਰੇ 'ਚ ਪ੍ਰਮਾਤਮਾ ਨੇ ਤੈਨੂੰ ਗੁਣ ਦਿੱਤਾ, ਵੀ ਤੂੰ ਉਹਦੇ ਵਿੱਚ ਤੂੰ ਉਹਦੇ ਵਿੱਚ ਅੱਗੇ ਵੱਧ ਵੀ ਤੈਂ tension ਨੀ ਲੈਣੀ ਠੀਕ ਹੈ ਵੀ ਤੇਰੇ ਨਾਲ ਖੜੇ ਹਾਂ ਮੈਂ ਫਿਰ ਵੀ ਬੇਝਿਜਕ ਹੋ ਕੇ ਉਹਨਾਂ ਦੇ ਨਾਲ ਜਿਵੇਂ ਵੀ ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਉਹਨਾਂ ਨੇ ਮੈਨੂੰ ਜਿਵੇਂ guide ਮਤਲਬ ਕਿ ਸਮਝਾਇਆ ਉਵੇਂ ਮੈਂ ਸਮਝ ਕੇ ਉਹਨਾਂ ਦੇ ਨਾਲ ਤੁਰਦਾ ਰਿਹਾ ਜਿਵੇਂ ਵੀ ਉਹਨਾਂ ਨੇ ਕਿਹਾ ਵੀ ਇੱਥੇ ਇਉਂ ਕਰਨਾ ਉੱਥੇ ਮੈਂ ਉਹ ਕਰਦਾ ਰਿਹਾ ਤੇ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਗੱਲਬਾਤ ਕਰਕੇ ਚਲੋ ਠੀਕ ਹੈ ਜੀ ਤੇ ਉਹ ਤੋਂ ਬਾਅਦ ਜ਼ਿੰਦਗੀ ਦਾ ਮੇਰਾ ਦੋ ਹਿੱਸੇ ਸੀ ਇੱਕ ਵਾਰੀ ਜਦੋਂ ਮੈਂ ਇੰਨਾ ਬਿਮਾਰ ਹੋ ਗਿਆ ਸੀ ਮੈਂ madam ਦਾ phone ਆਇਆ ਸੀਗਾ ਜੇ madam ਦਾ phone ਆਇਆ ਵੀ ਗੁਰਤਿੰਦਰ ਕੀ ਹੋ ਗਿਆ ਮੈਂ ਕਿਹਾ madam ਜੀ ਵੀ ਏਦਾਂ ਏਦਾਂ ਵੀ ਬੁਖ਼ਾਰ ਚੜ ਗਿਆ ਕਹਿੰਦੀ ਤੈਨੂੰ ਕਿਹਾ ਸੀ ਵੀ ਧਿਆਨ ਰੱਖਣਾ ਝਿੜਕਿਆ ਚਲੋ ਉਹਨਾਂ ਨੇ ਮੈਨੂੰ ਝਿੜਕਿਆ ਤਾਂ ਕਰਕੇ ਸੀ ਵੀ ਚਲੋ ਉਹਨਾਂ ਨੇ ਮੈਨੂੰ ਆਪਣਾ ਸਮਝਿਆ ਸੀ ਝਿੜਕਿਆ ਤਾਂ ਸੀ ਵੀ ਆਪਣਾ ਸਮਝਿਆ ਸੀ ਮੈਨੂੰ ਫਿਰ ਮੈਨੂੰ ਇੰਨਾ ਮਹਿਸੂਸ ਹੋਇਆ ਵੀ madam ਨੂੰ ਕਿੰਨੀ tension ਹੋ ਗਈ। ਬਹੁਤ ਜ਼ਿਆਦਾ ਉਹਨਾਂ ਨੂੰ tension ਹੋ ਗਈ ਸੀ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਚੱਲ ਹੁਣ ਤੂੰ ਮੈਡੀ~ ਵੀ ਦਵਾਈ ਦਵੂਈ ਦੇ ਦਵਾਈ ਬੂਟੀ ਲੈ ਆਪਣਾ rest ਵੀ ਬੈ~ ਵੀ ਬੈਡ ਤੇ ਆਰਾਮ ਕਰ ਲੁੱਕ ਕੇ ਪੈ ਜਾ ਤੇ ਮੈਨੂੰ ਕਹਿੰਦੀ ਵੀ ਖਾਣੇ ਪੀਣੇ ਦਾ ਧਿਆਨ ਰੱਖ ਖਾਣਾ ਕੋਈ ਵੀ ਬਾਹਰ ਦਾ ਕੁਛ ਨੀ ਖਾਣਾ ਅਲਮ ਗਲਮ ਜਿਹਾ ਠੀਕ ਹੈ ਜੀ ਤੇ ਉਹ ਤੋਂ ਬਾਅਦ ਘਰਦਾ ਸਾਦਾ ਖਾਣਾ ਦਾਲ ਰੋਟੀ ਖਾਣੀ ਇੱਕ ਵਾਰੀ school time ਦੇ ਵਿੱਚ ਜਦੋਂ last ਉਹ ਸੀਗੇ ਮਤਲਬ ਕਿ ਠੰਢਾਂ ਦਾ time ਸੀਗਾ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਸਾਘ ਮਤਲਬ ਕਿ ਸਾਘ ਬਣਵਾ ਕੇ ਲਿਆਈ ਤੇ ਮੈਂ ਆਪਣੀ ਮਾਤਾ ਨੂੰ ਕਿਹਾ ਮੰਮਾ ਸਾਘ ਬਣਾਓ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 ਤਾਂ ਨਹੀਂ ਵਧੀਆ ਲੱਗਦੀ ਬਾਸੀ ਸਾਘ ਜ਼ਿਆਦਾ ਵਧੀਆ ਲੱਗਦਾ ਤੜਕ ਕੇ ਤੇ ਚਲੋ ਦੂਜੇ ਦਿਨ ਮੈਂ school ਦੇ ਵਿੱਚ tiffin ਪਾ ਤਾ, ਇੱਕ ਭਰਕੇ ਲੈ ਗਿਆ ਮੱਕੀ ਦੀ ਰੋਟੀ ਮੱਖਣੀ ਪਾ ਕੇ ਸੀਗੀ ਮਤਲਬ ਪਾ ਕੇ ਵਿੱਚ ਦੋਨੇ ਚੀਜ਼ਾਂ ਪਾ ਕੇ ਜਦੋਂ ਮੈਂ madam ਨੂੰ ਕਿਹਾ ਮੈਂ madam ਜੀ ਤੁਹਾਡੇ ਲਈ ਕੁਛ ਲੈ ਕੇ ਆਇਆਂ madam ਕਹਿੰਦੀ ਕੀ ਲਿਆਇਆ ਇਹ ਜਿਹਾ ਤੂੰ ਮੈਂ ਕਿਹਾ ਮੈਂ ਤੁਹਾਡੇ ਲਈ ਤਾਂ ਉਹ ਵੀ ਰੋਟੀ ਲੈ ਕੇ ਆਇਆ ਜੀ ਕਹਿੰਦੀ ਅੱਛਾ ਮੈਂ ਕਿਹਾ ਹਾਂਜੀ ਮੈਂ ਕਿਹਾ ਤੁਸੀਂ ਖਾ ਕੇ ਦੇਖੋ ਜੀ ਸਾਘ ਕਿਉਂਕਿ ਉਹ ਘਰੇ ਆਪਣੇ ਉਹਨਾਂ ਚੁੱਲਾ ਚਾਲਾ ਹੈ ਨੀ ਚਲੋ ਫਿਰ ਵੀ ਮੈਂ ਇੰਨਾ ਉਹਨਾਂ ਨਾਲ ਕਰੀਬੀ ਰਿਹਾ ਉਹਨਾਂ ਨੇ ਇਉਂ ਵੀ ਨੀ ਕਿਹਾ ਨਾ ਉਹਨਾਂ ਨੇ ਮੈਨੂੰ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

ਮੈਂ ਉਹਨਾਂ ਨੂੰ ਕਹਿ ਦਿੱਤਾ ਸੀ ਵੀ madam ਜੀ ਵੀ ਮੈਂ ਤੁਹਾਨੂੰ ਅਧਿਆਪਕ ਨੀ ਵੀ ਮੈਂ ਆਪਣੀ ਮਾਂ ਵਾਂਗੂ ਸਮਝਦਾ ਹੈ ਜਿਵੇਂ ਕਿ ਤੁਸੀਂ ਮੇਰਾ ਕਰਦੇ ਹੋ ਵੀ ਉਵੇਂ ਦਾ ਮੈਂ ਤੁਹਾਡੇ ਨਾਲ ਕਰਦਾ ਵੀ ਤੁਸੀਂ ਮੈਨੂੰ ਇੰਨਾ ਪਿਆਰ ਕਰਦੇ ਹੋ ਤਾਂ ਮੈਂ ਤੁਹਾਡੇ ਨਾਲ ਇੰਨਾ ਪਿਆਰ ਕਰਦਾ ਹੈ ਤੇ ਉਹਨਾਂ ਨੇ ਫਿਰ ਵੀ ਇੰਨਾ ਮੇਰੇ ਨਾਲ ਸਾਥ ਦਿੱਤਾ teacher ਨੇ ਮਤਲਬ ਕਿ ਅਧਿਆਪਕਾਂ ਨੇ principal madam ਜਿਹੜੇ ਵੱਡੇ madam ਹੁੰਦੇ ਆ ਉਹਨਾਂ ਨੇ ਹੋਰ teacher ਪੰਜਾਬੀ ਵਾਲੇ ਸਾਰੇ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਬਲਕਿ ਮੈਂ ਇੰਨਾ ਖ਼ੁਸ਼ ਸੀ ਉਹ school time ਦਾ time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

ਮੇਰੇ ਵੱਲੋਂ ਅੱਜ ਦਾ ਵਿਚਾਰ ਠੀਕ ਹੈ ਜੀ ਧੰਨਵਾਦ।